ਕਿ ਇਹ ਬਾਲਕ ਵੱਡਾ ਹੋ ਕੇ ਜ਼ੁਲਮ ਦਾ ਨਾਸ਼ ਕਰਨ ਲਈ ਹਕੂਮਤ ਨਾਲ ਟੱਕਰ ਲਵੇਗਾ ਵਿਦਿਆ ਛੇ ਸਾਲ ਦੀ ਉਮਰ ਵਿੱਚ ਹੀ ਆਪ ਜੀ ਨੇ ਸੰਸਕ੍ਰਿਤ, ਬ੍ਰਿਜ, ਅਰਬੀ, ਫਾਰਸੀ, ਹਿੰਦੀ ਅਤੇ ਪੰਜਾਬੀ ਬੋਲੀਆਂ ਸਿੱਖੀਆਂ। ਅਨੰਦਪੁਰ ਸਾਹਿਬ ਵਿੱਚ ਰਹਿੰਦਿਆਂ ਹੀ ਆਪ ਨੇ ਸ਼ਸਤਰ ਵਿੱਦਿਆ ਸਿੱਖੀ ਪਿਤਾ ਦੀ ਸ਼ਹੀਦੀ ਉਸ ਸਮੇਂ ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖਤਮ ਕਰਨ ਲਈ ਅੱਤ ਚੁੱਕੀ ਹੋਈ ਸੀ, ਕਸ਼ਮੀਰੀ ਪੰਡਤ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਆਏ, ਉਸ ਸਮੇਂ ਆਪ ਕੇਵਲ ਨੌਂ ਸਾਲ ਦੇ ਸਨ।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

ਸ਼ਰਧਾਲੂਆਂ ਨੂੰ ਸ਼ਸਤਰ ਭੇਟ ਕਰਨ ਦੀ ਬੇਨਤੀ ਕੀਤੀ ਆਪ ਨੇ ਇੱਕ ਰਣਜੀਤ ਨਗਾਰਾ ਬਣਵਾਇਆ, ਜਿਸ ਦੀ ਗੂੰਜ ਦੂਰ-ਦੂਰ ਤੱਕ ਪਹਾੜੀ ਰਾਜਿਆਂ ਨੂੰ ਸੁਣਾਈ ਦਿੰਦੀ ਸੀ।

ਇਸ ਭਰੇ ਇਕੱਠ ਵਿੱਚ ਆਪ ਨੇ ਪੰਜ ਸਿਰਾਂ ਦੀ ਮੰਗ ਕੀਤੀ ਇਸ ਮੌਕੇ ਪੰਜ ਸਿੰਘਾਂ ਨੇ ਗੁਰੂ ਜੀ ਦੀ ਮੰਗ ਨੂੰ ਸਵੀਕਾਰ ਕੀਤਾ। ਗੁਰੂ ਜੀ ਨੇ ਉਨ੍ਹਾਂ ਪੰਜੇ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਉਨ੍ਹਾਂ ਤੋਂ ਆਪ ਅੰਮ੍ਰਿਤ ਛਕ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਇੰਜ ਆਪ ਨੇ ਪੰਜ ਪਿਆਰਿਆਂ ਦੀ ਪ੍ਰਧਾਨਤਾ ਨੂੰ ਸਵੀਕਾਰਿਆ। ਮੁਗਲ ਫ਼ੌਜਾਂ ਨਾਲ ਯੁੱਧ ਤੇ ਕੁਰਬਾਨੀਆਂ ਮੁਗ਼ਲ ਅਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਅਨੰਦਪੁਰ ਸਾਹਿਬ ਨੂੰ ਸਤਾਰਾਂ ਸੌ ਚਾਰ ਈਸਵੀ ਤੱਕ ਘੇਰੀ ਰੱਖਿਆ। ਗੁਰੂ ਜੀ ਪੂਰੀ ਦ੍ਰਿੜਤਾ ਅਤੇ ਸੂਰਬੀਰਤਾ ਨਾਲ ਉਨ੍ਹਾਂ ਦਾ ਟਾਕਰਾ ਕਰਦੇ ਰਹੇ, ਇਸ ਤਰ੍ਹਾਂ ਲੜਾਈ ਲੰਮੀ ਪੈਣ ਕਾਰਨ ਆਪ ਜੀ ਨੂੰ ਆਨੰਦਪੁਰ ਛੱਡਣਾ ਪਿਆ। ਸਰਸਾ ਨਦੀ ਤੇ ਆ ਕੇ ਆਪ ਜੀ ਦਾ ਪਰਿਵਾਰ ਵਿੱਛੜ ਗਿਆ, ਆਪ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ, ਚਮਕੌਰ ਵਿਖੇ ਆਪ ਨੇ ਆਪਣੇ ਹੱਥੀਂ ਵੱਡੇ ਸਾਹਿਬਜ਼ਾਦਿਆਂ ਨੂੰ ਜੰਗ ਵਿਚ ਤੋਰ ਕੇ ਆਪਣੇ ਸਾਹਮਣੇ ਸ਼ਹੀਦ ਹੁੰਦਿਆਂ ਵੇਖਿਆ, ਮਹਾਨ ਸਾਹਿਤਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਜ਼ਫ਼ਰਨਾਮਾ ਔਰੰਗਜ਼ੇਬ ਨੂੰ ਲਿਖਿਆ ਗਿਆ ਇੱਕ ਪੱਤਰ ਹੈ, ਜਿਸ ਨੇ ਉਸਦੀ ਪੂਰੀ ਜ਼ਮੀਰ ਨੂੰ ਹੀ ਹਿਲਾ ਕੇ ਰੱਖ ਦਿੱਤਾ ਸੀ।

ਮਾਧੋਦਾਸ ਨਾਂ ਦੇ ਵੈਰਾਗੀ ਨਾਲ ਹੋਇਆ ਉਹ ਆਪ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਆਪ ਜੀ ਦਾ ਸਿੱਖ ਬਣ ਗਿਆ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਗੁਰੂ ਜੀ ਨੂੰ ਮਾਰ ਮੁਕਾਉਣ ਲਈ ਦੋ ਪਠਾਣ ਨਾਂਦੇੜ ਭੇਜੇ ਜਿਨ੍ਹਾਂ ਨੇ ਇੱਕ ਰਾਤ ਗੁਰੂ ਜੀ ਦੇ ਉੱਤੇ ਖ਼ੂਨੀ ਹਮਲਾ ਕੀਤਾ। ਆਪ ਜੀ ਨੇ ਇੱਕ ਪਠਾਣ ਨੂੰ ਤਾਂ ਉੱਥੇ ਹੀ ਖਤਮ ਕਰ ਦਿੱਤਾ ਅਤੇ ਦੂਜਾ ਭੱਜਦਾ ਹੋਇਆ ਮਾਰਿਆ ਗਿਆ, ਆਪ ਜੀ ਨੂੰ ਵੀ ਛੁਰੇ ਦਾ ਡੂੰਘਾ ਜ਼ਖ਼ਮ ਲੱਗਿਆ। ਟਾਂਕੇ ਲਗਾ ਕੇ ਅਤੇ ਮੱਲਮ ਪੱਟੀ ਨਾਲ ਆਪ ਠੀਕ ਹੋ ਗਏ, ਕੁਝ ਚਿਰ ਬਾਅਦ, ਤੀਰ ਕਮਾਨ ਤੇ ਚਾੜ੍ਹਨ ਕਰਕੇ ਇਹ ਟਾਂਕੇ ਅਜਿਹੇ ਟੁੱਟੇ ਕਿ ਮੁੜ ਸੀਤੇ ਨਾ ਜਾ ਸਕੇ। ਆਪ ਜੀ ਨੇ ਗੁਰ-ਸਿੱਖਾਂ ਨੂੰ ਸੱਦ ਕੇ ਆਖਿਆ ਕਿ ਅੱਜ ਤੋਂ ਸਿੱਖਾਂ ਦੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ, ਅੰਤ ਸੱਤ ਅਕਤੂਬਰ ਸਤਾਰਾਂ ਸੌ ਅੱਠ ਈਸਵੀ ਨੂੰ ਆਪ ਜੋਤੀ-ਜੋਤ ਸਮਾ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭੂਮਿਕਾ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਆਪ ਨੇ ਭਾਰਤ ਦੀ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਮੁਰਦਾ ਰੂਹ ਵਿੱਚ ਜਾਨ ਪਾਈ ਆਪ ਇੱਕ ਮਹਾਨ ਕਵੀ, ਬਹਾਦਰ ਜਰਨੈਲ,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 ਹਕੂਮਤ ਨਾਲ ਟੱਕਰ ਲਵੇਗਾ ਵਿਦਿਆ ਛੇ ਸਾਲ ਦੀ ਉਮਰ ਵਿੱਚ ਹੀ ਆਪ ਜੀ ਨੇ ਸੰਸਕ੍ਰਿਤ, ਬ੍ਰਿਜ, ਅਰਬੀ, ਫਾਰਸੀ, ਹਿੰਦੀ ਅਤੇ ਪੰਜਾਬੀ ਬੋਲੀਆਂ ਸਿੱਖੀਆਂ, ਅਨੰਦਪੁਰ ਸਾਹਿਬ ਵਿੱਚ ਰਹਿੰਦਿਆਂ ਹੀ ਆਪ ਨੇ ਸ਼ਸਤਰ ਵਿੱਦਿਆ ਸਿੱਖੀ ਪਿਤਾ ਦੀ ਸ਼ਹੀਦੀ ਉਸ ਸਮੇਂ ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖਤਮ ਕਰਨ ਲਈ ਅੱਤ ਚੁੱਕੀ ਹੋਈ ਸੀ, ਕਸ਼ਮੀਰੀ ਪੰਡਤ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਆਏ ਉਸ ਸਮੇਂ ਆਪ ਕੇਵਲ ਨੌਂ ਸਾਲ ਦੇ ਸਨ।

ਸ਼ਰਧਾਲੂਆਂ ਨੂੰ ਸ਼ਸਤਰ ਭੇਟ ਕਰਨ ਦੀ ਬੇਨਤੀ ਕੀਤੀ ਆਪ ਨੇ ਇੱਕ ਰਣਜੀਤ ਨਗਾਰਾ ਬਣਵਾਇਆ, ਜਿਸ ਦੀ ਗੂੰਜ ਦੂਰ-ਦੂਰ ਤੱਕ ਪਹਾੜੀ ਰਾਜਿਆਂ ਨੂੰ ਸੁਣਾਈ ਦਿੰਦੀ ਸੀ।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 ਇਸ ਭਰੇ ਇਕੱਠ ਵਿੱਚ ਆਪ ਨੇ ਪੰਜ ਸਿਰਾਂ ਦੀ ਮੰਗ ਕੀਤੀ, ਇਸ ਮੌਕੇ ਪੰਜ ਸਿੰਘਾਂ ਨੇ ਗੁਰੂ ਜੀ ਦੀ ਮੰਗ ਨੂੰ ਸਵੀਕਾਰ ਕੀਤਾ। ਗੁਰੂ ਜੀ ਨੇ ਉਨ੍ਹਾਂ ਪੰਜੇ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਉਨ੍ਹਾਂ ਤੋਂ ਆਪ ਅੰਮ੍ਰਿਤ ਛਕ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਇੰਜ ਆਪ ਨੇ ਪੰਜ ਪਿਆਰਿਆਂ ਦੀ ਪ੍ਰਧਾਨਤਾ ਨੂੰ ਸਵੀਕਾਰਿਆ। ਮੁਗਲ ਫ਼ੌਜਾਂ ਨਾਲ ਯੁੱਧ ਤੇ ਕੁਰਬਾਨੀਆਂ ਮੁਗ਼ਲ ਅਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਅਨੰਦਪੁਰ ਸਾਹਿਬ ਨੂੰ ਸਤਾਰਾਂ ਸੌ ਚਾਰ ਈਸਵੀ ਤੱਕ ਘੇਰੀ ਰੱਖਿਆ। ਗੁਰੂ ਜੀ ਪੂਰੀ ਦ੍ਰਿੜਤਾ ਅਤੇ ਸੂਰਬੀਰਤਾ ਨਾਲ ਉਨ੍ਹਾਂ ਦਾ ਟਾਕਰਾ ਕਰਦੇ ਰਹੇ, ਇਸ ਤਰ੍ਹਾਂ ਲੜਾਈ ਲੰਮੀ ਪੈਣ ਕਾਰਨ ਆਪ ਜੀ ਨੂੰ ਆਨੰਦਪੁਰ ਛੱਡਣਾ ਪਿਆ।

ਜੀ ਮੇਰਾ ਨਾਂ ਨਿਟੂ ਹੈ ਤੇ ਅੱਜ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾਂ ਆਧੁਨਿਕ ਦੌਰ ਦੇ ਮੌਢੀ ਕਵੀ ਭਾਈ ਵੀਰ ਸਿੰਘ ਦੀ ਕਵਿਤਾ ਬਾਰੇ ਦੱਸਣ ਜਾ ਜਾ ਰਿਹਾ ਹੈਗਾ ਠੀਕ ਹੈ ਜੀ।

ਭਾਈ ਵੀਰ ਸਿੰਘ ਨੇ, ਕਵੀ ਰਚਨਾ ਅਤੇ ਪ੍ਰਗਤੀ ਚਿਤਰਣ ਰਾਹੀਂ ਸਿੱਖ ਸਬੀਚਾਰ ਪੰਜਾਬੀਆਂ ਦੇ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 ਉਹ ਸੋਈਓ ਗਿਆ ਤੇ ਉਸਨੇ ਸਾਰੀ ਰਾਤ ਸਾਨੂੰ ਹੈਰਾਨ ਕਰਕੇ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

ਉੱਤੋਂ ਦੀ ਮੀਂਹ ਪੈ ਰਿਹਾ ਸੀ ਤੇ ਅਸੀਂ ਬਹੁਤ ਹੀ ਜ਼ਿਆਦਾ ਤੰਗ ਸੀਗੇ ਵੀ ਇਹਨੂੰ ਮੁੰਡੇ ਨੂੰ ਹੋ ਕੀ ਗਿਆ ਫਿਰ ਇਹਨੂੰ ਅਸੀਂ ਮੋਢਿਆਂ ਤੇ ਚੁੱਕ ਕੇ ਗੱਡੀ ਦੇ ਵਿੱਚ ਪਾ ਕੇ ਲੈ ਗਏ ਸ਼ਿਮਲੇ ਪਹੁੰਚਾ ਕੇ ਉਹਨੂੰ ਇੱਥੇ ਜਾ ਕੇ ਇਹਦਾ ਇਲਾਜ਼ ਕਰਵਾਇਆ ਇਲਾਜ਼ ਕਰਵਾ ਕੇ ਇਹਨੂੰ ਖਾਣਾ ਖੂਣਾ ਖਿਲਾਇਆ ਤੇ ਹੁਣ ਠੀਕ ਹੋਇਆ ਪਰ ਇਹਦੀ ਮਾੜੀ ਗੱਲ ਹੈ ਵੀ ਇਹ ਜਦੋਂ ਉੱਥੋਂ ਤੁਰਿਆ ਤੇ ਇਹਨੂੰ ਚੰਗੀ ਤਰ੍ਹਾਂ ਸੋਚ ਸਮਝ ਕੇ ਤੁਰਨਾ ਚਾਹੀਦਾ ਸੀ ਵੀ ਹਾਂ ਯਾਰ ਮੈਂ ਉੱਥੇ ਤੱਕ ਪਹੁੰਚਣਾ ਤੇ ਇਹਨਾਂ ਨੇ ਵਾਪਿਸ ਵੀ ਜਾਣਾ ਗਾ ਤਾਂ ਮੈਂ ਇੰਨਾ ਕੁ ਜੁਗਾੜ ਕਰਕੇ ਰੱਖਾਂ ਵੀ ਕਿ ਜਿੰਨੇ 'ਚ ਇਹ ਵਾਪਿਸ ਵੀ ਚਲੇ ਜਾਣ ਤੇ ਮੈਂ ਵੀ ਇੱਥੇ ਆ ਜਾਵਾਂ ਕਦੇ ਵੀ ਬੰਦੇ ਨੂੰ ਆਪਣੇ selfish ਹੋ ਕੇ ਨਹੀਂ ਸੋਚਣਾ ਚਾਹੀਦਾ ਇਹ ਬੰਦਾ,

ਭਾਈ ਵੀਰ ਸਿੰਘ ਜੀ ਦੇ ਬਾਰੇ ਦੱਸ ਰਿਹਾ ਸੀ ਤੇ ਭਾਈ ਵੀਰ ਸਿੰਘ ਦੋ ਸਮਕਾਲੀ professor ਪੂਰਨ ਸਿੰਘ ਤੇ, ਤੇ ਲਾਲਾ ਧਨੀ ਰਾਮ ਚਾਤ੍ਰਿਕ ਵਿਲੱਖਣਤਾ ਦੀ ਲਈ ਪ੍ਰਸਿੱਧ ਸਨ ਪ੍ਰਯੋਗਸ਼ੀਲ ਧਾਰਾ ਵਿੱਚ ਪ੍ਰਯੋਗ ਨੂੰ ਇੱਕ ਵਿਗਿਆਨਿਕ ਦ੍ਰਿਸ਼ਟੀ ਵਜੋਂ ਲਿਆ ਗਿਆ ਹੈ ਜੋ ਕਿ ਕਿਸੇ ਵੀ ਤਪ ਜਾਂ ਜੜ੍ਹ ਮੰਤਰ ਨੂੰ ਅੰਤਿਮ ਸੱਚ ਪ੍ਰਵਾਨ ਨਹੀਂ ਕਰਦੀ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 ਇੱਥੋਂ ਦੀ ਮੈਂ ਪੰਜਾਬੀ ਕਵਿਤਾ ਵਿੱਚ ਇਹਨਾਂ ਸਮੱਸਿਆਵਾਂ ਤੇ ਵਰਤਮਾਨ ਸਮਾਜਿਕ ਦਸ਼ਾ ਨੂੰ ਬਹੁਤ ਚਿਤਰਿਆ ਗਿਆ ਹੈ।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

ਨਵੇ ਅਰਥ ਵੀ ਭਰੇ, ਇਸ ਲਈ ਨਵੀਂ ਪ੍ਰਣਾਲੀ ਨੂੰ ਅਹ ਅਭਿਵਿਅਕਤ ਕਰਨ ਲਈ ਨਵੇਂ ਅਤੇ ਅਨੁਕੂਲ ਦੀ ਲੋੜ ਹੈ। ਇਸ ਕਵੀ ਧਾਰਾ ਵਿੱਚ ਸਿਰਜਣਾ ਆਦਿ ਪੱਖਾਂ ਵਿੱਚ ਵਡਮੁੱਲਾ ਵਾਧਾ ਜ਼ਰੂਰ ਹੋਇਆ ਪਰ ਇਹਨਾਂ ਰਚਨਾਵਾਂ ਵਿੱਚ ਨਿੱਜੀ ਤੇ ਵਿਅਕਤੀਗਤ ਰੁੱਚੀਆਂ ਦੀ ਪ੍ਰਬਲਤਾ ਅੰਤਿਮ ਮੂਰਖਤਾ ਰਚਨਾਤਮਕਤਾ ਯੋਗਤਾ, ਮਾਨਸਿਕ ਖਿਚੋਤਣ ਖਿਚੋਤਾਣ ਅਚੇਤ ਮਨ ਅਤੇ ਅਤੇ ਬਣਾਉਟੀਪਣ ਆਦਿ ਹੈ। ਇਸਦਾ ਪ੍ਰਭਾਵ ਘਟਾ ਦਿੱਤਾ ਹੈ ਪ੍ਰਯੋਗਸ਼ੀਲ ਕਾਵਿ ਧਾਰਾ ਵਿੱਚ ਮਗਰੋਂ ਨਵੀਂ ਨਵੀਂ ਪੰਜਾਬੀ ਕਵਿਤਾ ਦਾ ਦੌਰ ਸ਼ੁਰੂ ਹੋਇਆ ਜਿਸ ਵਿੱਚ ਆਧੁਨਿਕ ਜੀਵਨ ਮੁੱਲ ਤੇ ਆਧੁਨਿਕ ਸੰਵੇਦਨਾ ਨੂੰ ਵਧੇਰੇ ਪ੍ਰਗਟਾਇਆ ਗਿਆ। ਇਸ ਵਿੱਚ ਮਨੁੱਖ ਦੇ ਸਿਰਜਣਾਤਮਕ ਵਿਅਕਤਿਤਵ ਦੀ ਖੋਜ ਅਤੇ ਚੰਗੇਰੇ ਭਵਿੱਖ ਦੀ ਆਸ ਨੂੰ ਪੇਸ਼ ਕੀਤਾ ਗਿਆ ਹੈ ਇਸਤੋਂ ਇਲਾਵਾ ਵਿਅੰਗ ਵਿਅਕਤੀ ਰਾਹੀਂ ਕਥਨੀ ਤੇ ਕਰਨੀ ਦੀ ਵਿਮੇਲ ਸਥਿੱਤੀ ਜ਼ਿੰਦਗੀ ਦੇ ਚਿਹਰੇ ਉੱਤੇ ਪਾਏ ਮਖੋਟਿਆਂ ਨੂੰ ਨੰਗੀਆਂ ਅੱਖਾਂ ਕਰਕੇ ਅੰਦਰਲੇ ਸੱਚ ਨੂੰ ਝਾਤ ਪਵਾਈ ਗਈ, ਆਧੁਨਿਕ ਸੰਵੇਦਨਾ ਦਾ ਮੁੱਖ ਸ਼ਹਿਰੀ ਜੀਵਨ ਉਦਯੋਗਿਕ ਵਿਕਾਸ ਪਦਾਰਥ ਰੁੱਚੀਆਂ ਦੀ ਪ੍ਰਬਲਤਾ ਅਤੇ ਮਸ਼ੀਨੀਕਰਨ ਆਦਿ ਨਾਲ ਹੈ ਜਿਸ, ਜਿੰਨਾਂ ਵਿੱਚ

ਗਿਆ ਤੇ ਉਹ ਆਦਰਸ਼ ਤੋਂ ਡਿੱਗ ਕੇ ਲਘੂ ਮਾਨਵ ਬਣ ਗਿਆ ਸਿਰਜਣਾ ਵਿੱਚ ਯੋਗਦਾਨ ਨਾ ਪਾ ਸਕਣ ਕਾਰਨ ਉਸਨੂੂੰ ਆਪਣਾ ਵਿਅਕਤਿਤਵ ਅਰਥਹੀਨ ਜਾਪਦਾ ਹੈ ਮਸ਼ੀਨੀ ਭੱਜ ਦੌੜ ਤੋਂ ਮਾਨਸਿਕ ਖਿਚੋਤਾਣ ਵਾਧਾ ਵਧਾ ਦਿੱਤੀ ਹੈ ਅਤੇ ਉਹ ਸੰ~ ਅਸੰਤੋਸ਼ ਤੇ ਆਸ਼ਾਂਤੀ ਦੇ ਮਾਹੌਲ ਵਿੱਚ ਲੋੜੀਦੀ ਸਾਰਥਕਤਾ ਦੀ ਤਲਾਸ਼ ਵਿੱਚ ਭਟਕਦਾ ਦਿਖਾਇਆ ਗਿਆ ਹੈ। ਵਿਅਕਤੀ ਪੰਜਾਬੀ ਕਵਿਤਾ ਜਿਹਦਾ ਚੇਤਨਾ ਮੁੱਖੀ ਕਾਜ ਹੈ ਜੋ ਵਿਆਪਕ ਇਤਿਹਾਸਕ, ਰਾਜਨੀਤਿਕ ਚੇਤਨਾ ਨਾਲ ਵਿਸਵਾਸ਼ ਤੇ ਪ੍ਰੇਮ ਵਰਗੇ ਮਨੁੱਖੀ ਮੁੱਲਾਂ ਨੂੰ ਤਰਜਮਾਨੀ ਕਰਦੇ ਹੈ ਤੇ ਨਾਲ ਹੀ ਬੇਸ਼ਹਾਰਾ, ਇਕੱਲਤਾ ਤੇ ਨਿਰਾਸ਼ਾ ਦਾ ਬਿੰਬ ਵੀ ਵਾਰ ਵਾਰ ਪੇਸ਼ ਕਰਦੀ ਹੈ।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 ਨਾਂ ਆਉਂਦੇ ਹਨ ਜਸਵੰਤ ਸਿੰਘ ਨੇਕੀ ਇੱਕ ਕਵੀ ਸੀ, ਤੇ ਬਾਕੀ ਜਿਹੜੀ ਗੱਲ ਜਿਹੜੀ ਕਹਾਣੀ ਹੈ ਤੁਹਾਨੂੰ ਮੈਂ ਅ~ ਅਗਲੀ ਵਾਰ 'ਚ ਦੱਸਾਂਗਾ।

ਜੇ ਆਪਾਂ ਇਹ ਦੇਖੀਏ ਕਿ ਖੇਤੀਬਾੜੀ ਦਾ ਜੋ ਧੰਦਾ ਹੈ ਵਰਤਮਾਨ ਸਮੇਂ ਦੇ ਵਿੱਚ ਬਹੁਤ ਹੀ ਵਿਗਿਆਨਿਕ ਤਰੀਕੇ ਨਾਲ ਕੀਤਾ ਜਾ ਰਿਹਾ ਹੈ।

ਵੇਖੋ ਜੀ ਖੇਤੀਬਾੜੀ ਕੋਈ ਪੁਰਾਣਾ ਕਿੱਤਾ ਨਹੀਂ ਇਹ ਉਦੋਂ ਤੋਂ ਚੱਲਦਾ ਆ ਰਿਹਾ ਹੈ, ਜਦੋਂ ਮਨੁੱਖ ਨੇ ਇਸ ਧਰਤੀ ਤੇ ਹੋਂਦ ਸੰਭਾਲੀ ਹੈ, ਪਰ ਗੱਲ ਕਰ ਲਈਏ ਖੇਤੀਬਾੜੀ ਵਰਤਮਾਨ ਸਮੇਂ ਵਿੱਚ ਬਦਲ ਚੁੱਕੀ ਹੈ ਕਿਉਂਕਿ ਮਨੁੱਖ ਨੇ ਆਪਣੇ ਸਾਧਨਾਂ ਵਿੱਚ ਜਿਵੇਂ ਤਬਦੀਲੀ ਕੀਤੀ ਹੈ, ਉਵੇਂ ਉਵੇਂ ਹੀ ਖੇਤੀਬਾੜੀ ਵਿੱਚ ਤਬਦੀਲੀ ਆਈ ਹੈ।

ਜਾਂ ਕਿਸਾਨ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਦੇ ਲਈ ਕਿਸ ਤਰ੍ਹਾਂ ਦੇ ਸਾਧਨ ਜਾਂ ਹੋਰ ਢੰਗ ਅਪਨਾਉਣੇ ਚਾਹੀਦੇ ਹਨ?

ਭੋਜਨ ਵੀ ਬਹੁਤ ਮਾਤਰਾ ਵਿੱਚ ਇਕੱਠਾ ਕਰਨਾ ਪੈਂਦਾ ਹੈ ਇਸ ਕਰਕੇ ਕਿਸਾਨ ਜੋ ਆਪਣੇ ਖੇਤਾਂ ਵਿੱਚ ਫਸਲ ਉਗਾਉਂਦਾ ਹੈ ਉਸ ਵਿੱਚ ਵੱਧ ਤੋਂ ਵੱਧ ਉਤਪਾਦਨ ਲੈਣ ਦੇ ਲਈ ਫਸਲਾਂ ਉੱਪਰ ਕਈ ਪ੍ਰਕਾਰ ਦੇ ਵਿਗਿਆਨਿਕ ਢੰਗ ਅਪਣਾਉਂਦਾ ਹੈ ਜਿਵੇਂ ਕਿ ਉਹ ਨਵੀਂਆਂ ਕਿਸਮ ਦੇ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 ਵਾਧਾ ਕਰ ਸਕੇ ਅਤੇ ਇਹ ਹੋ ਵੀ ਰਿਹਾ ਹੈ ਤੇ ਆਪਾਂ ਇਸ ਤੋਂ ਇਲਾਵਾ ਇਹ ਦੇਖੀਏ ਕਿ ਕਿਸਾਨ ਜੋ ਫਸਲਾਂ ਨੂੰ ਬੀਜਣ ਅਤੇ

ਕਿਸਾਨ ਟਰੈਕਟਰ ਦੀ ਸਹਾਇਤਾ ਨਾਲ ਜ਼ਮੀਨ ਨੂੰ ਨਰਮ ਕਰਦਾ ਹੈ ਤਾਂ ਕਿ ਫਸਲ ਬੀਜ਼ਣ ਯੋਗ ਹੋ ਜਾਵੇ ਇਸ ਤੋਂ ਇਲਾਵਾ ਜਿਵੇਂ ਝੋਨੇ ਦੀ

ਕਿ ਕਿਸਾਨਾਂ ਨੂੰ ਆਪਣੀਆਂ ਝੋਨੇ ਫ~ ਕਣਕ ਦੀ ਫਸਲ ਤੋਂ ਇਲਾਵਾ ਕੀ ਹੋਰ ਵੀ ਕੋਈ ਫਸਲਾਂ ਬੀਜਣੀਆਂ ਚਾਹੀਦੀਆਂ ਹਨ ਤਾਂ ਕਿ ਇੱਕ ਤਾਂ ਉਹਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ, ਦੂਸਰਾ ਜੋ ਜ਼ਮੀਨ ਦੇ ਵਿੱਚ ਉਪਜਾਊਪਣ ਹੈ ਕਿਤੇ ਨਾ ਕਿਤੇ ਉਹ ਵੀ ਨਸ਼ਟ ਨਾ ਹੋਵੇ ਅਤੇ ਕਾਇਮ ਰਹਿ ਸਕੇ ਫਸਲਾਂ ਦੇ ਲਗਾਤਾਰ ਉਤਪਾਦਨ ਨਾਲ ਕੀ ਹੋ ਰਿਹਾ ਹੈ ਕਿ ਮਿੱਟੀ ਦਾ ਉਪਜਾਊਪੁਣਾ ਵੀ ਘੱਟ ਰਿਹਾ ਹੈ, ਕਿਸਾਨਾਂ ਨੂੰ ਕੀ ਕਰਨਾ ਚਾਹੀਦਾ ਹੈ, ਕਿ ਫਸਲਾਂ ਉਸ ਤਰੀਕੇ ਦੀਆਂ ਬੀਜਣੀਆਂ ਚਾਹੀਦੀਆਂ ਹਨ, ਜਿੰਨਾਂ ਵਿੱਚ ਸਮਾਂ ਅੰਤਰਾਲ ਹੋਵੇ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਜੇਕਰ ਜ਼ਮੀਨ ਤੋਂ ਅਸੀਂ ਲਗਾਤਾਰ ਫਸਲ ਦਾ ਉਤਪਾਦਨ ਲੈਂਦੇ ਹਾਂ ਇਸ ਨਾਲ ਕੀ ਹੁੰਦਾ ਹੈ ਕਿ ਫਸਲ ਵਿੱਚ ਉਪਜਾਊਪੁਣਾ ਘੱਟ ਜਾਂਦਾ ਹੈ, ਕਈ ਜਗ੍ਹਾ ਤੇ ਅਸੀਂ ਅਕਸਰ ਵੇਖਦੇ ਹਾਂ ਕਿ ਕਿਸਾਨ ਸਾਲ ਵਿੱਚ ਇੱਕ ਵਾਰ ਫਸਲ ਬੀਜਦਾ ਹੈ ਅਤੇ ਅਗਲੇ ਸਾਲ ਜ਼ਮੀਨ ਨੂੰ ਖਾਲੀ ਛੱਡ ਦਿੰਦਾ ਹੈ, ਉਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਹੈ ਜੋ ਫਸਲਾਂ ਦਾ ਅਤੇ ਜ਼ਮੀਨ ਦਾ ਉਤਪਾਦਨ ਵਧਾਉਣ ਦੇ ਲਈ ਇਹ ਪ੍ਰਕਿਰਿਆ ਅਪਣਾਈ ਜਾਂਦੀ ਹੈ, ਪਰ ਕਿਸਾਨ ਕੀ ਕਰੇ ਕਿਸਾਨ ਨੂੰ ਤਾਂ ਫਸਲ ਦੇ ਨਾਲ ਨਾਲ ਜ਼ਿਆਦਾ ਆਮਦਨ ਦੀ ਲੋੜ ਹੁੰਦੀ ਹੈ, ਉਹ ਆਮਦਨ ਦੇ ਵਿੱਚ ਵਾਧਾ ਕਰਨ ਦੇ ਲਈ ਕੀ ਕਰਦਾ ਹੈ, ਕਿ ਨਵੇਂ ਨਵੇਂ ਤੌਰ ਤਰੀਕੇ ਦੇ ਬੀਜਾਂ ਦੀ ਇਸਤੇਮਾਲ ਕਰਦਾ ਹੈ ਅਤੇ ਨਵੇਂ ਨਵੇਂ ਖੇਤੀਬਾੜੀ ਦੇ ਢੰਗ ਅਤੇ ਨਵੇਂ ਕੀਟਨਾਸ਼ਕਾਂ ਦਾ ਇਸਤੇਮਾਲ ਕਰ ਰਿਹਾ ਹੈ, ਜਿਸ ਨਾਲ ਕੀ ਹੋਇਆ ਹੈ ਕਿ ਫਸਲ ਦਾ ਤਾਂ ਵਾਧਾ ਹੋਇਆ ਹੈ, ਪਰ ਇਸ ਨਾਲ ਇਹ ਵੀ ਹੋਇਆ ਹੈ ਕਿ ਮਿੱਟੀ ਦਾ ਉਪਜਾਉਪੁਣਾ ਘੱਟ ਚੁੱਕਾ ਹੈ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮਿੱਟੀ ਦਾ ਉਪਜਾਊਪੁਣਾ ਬਣਾਉਣ ਦੇ ਲਈ ਸਾਨੂੰ ਇਸ ਵਿੱਚ ਦੇਸੀ ਖਾਦਾਂ ਅਤੇ ਜੈਵਿਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨਾਲ ਕੀ ਹੁੰਦਾ ਹੈ ਕਿ ਇੱਕ ਤਾਂ ਫਸਲ ਦਾ ਜੋ ਪੱਧਰ ਹੈ ਉਹ ਵੀ ਚੰਗਾ ਹੁੰਦਾ ਹੈ ਅਤੇ ਇਸ ਨਾਲ ਮਿੱਟੀ ਦਾ ਜੋ ਉਪਜਾਊਪੁਣਾ ਹੈ ਉਹ ਲਗਾਤਾਰ ਬਣਿਆ ਰਹਿੰਦਾ ਹੈ, ਕੀ ਤੁਸੀਂ ਦੱਸ ਸਕਦੇ ਹੋ ਕਿ ਕਿਸਾਨ ਨੂੰ ਆਪਣਾ ਮਿੱਟੀ ਦਾ ਉਪਜਾਊਪੁਣਾ ਬਣਾਉਣ ਦੇ ਲਈ ਕਿਹੜੇ ਕਿਹੜੇ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

ਜਿਸ ਵਿੱਚ ਕੀ ਹੁੰਦਾ ਹੈ ਕਿ ਹਰੀਆਂ ਫਸਲਾਂ ਅਤੇ ਸਬਜ਼ੀਆਂ ਦੇ ਛਿਲਕੇ ਰਹਿੰਦ ਖੂੰਹਦ ਉਸਨੂੰ ਜ਼ਮੀਨ ਵਿੱਚ ਇੱਕ ਟੋਇਆ ਕਰਕੇ ਨੱਪ ਦਿੱਤਾ ਜਾਂਦਾ ਹੈ, ਅਤੇ ਉਸਨੂੰ ਕਈ ਮਹੀਨਿਆਂ ਤੱਕ ਉਸ ਵਿੱਚ ਗਲਣ ਛੜਨ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਹ ਫ~ ਖਾਦ ਤਿਆਰ ਹੋ ਜਾਂਦੀ ਹੈ। ਤਾਂ ਫਿਰ ਉਸਨੂੰ ਜ਼ਮੀਨ ਵਿੱਚ ਛੁੱਟਿਆ ਜਾਂਦਾ ਹੈ ਜੋ ਕਿ ਜ਼ਮੀਨ ਲਈ ਇੱਕ ਬਹੁਤ ਹੀ ਉੱਤਮ ਖਾਦ ਮੰਨੀ ਗਈ ਹੈ ਜੇ ਇਸ ਤੋਂ ਇਲਾਵਾ ਹੋ ਸਕੇ ਤਾਂ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਵਿੱਚ ਰਸਾਇਣਿਕ ਖਾਦਾਂ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ, ਤਾਂ ਕਿ ਜ਼ਮੀਨ ਕਿਤੇ ਨਾ ਕਿਤੇ ਉਪਜਾਊ ਬਣੀ ਰਹੇ, ਜੇ ਇਸ ਤੋਂ ਇਲਾਵਾ ਆਪਾਂ ਇਹ ਦੇਖੀਏ ਕਿ ਕਿਸਾਨਾਂ ਨੂੰ ਫਸਲੀ ਚੱਕਰ ਛੱਡ ਕੇ ਬਾਗ਼ਬਾਨੀ ਦੀ ਫਸਲ ਵੀ ਅਪਨਾਉਣੀ ਚਾਹੀਦੀ ਹੈ ਜਿਸ ਨਾਲ ਕੀ ਹੋਏਗਾ ਇੱਕ ਤਾਂ ਜ਼ਮੀਨ ਦਾ ਉਪਜਾਊਪੁਣਾ ਕਾਇਮ ਰਹੇਗਾ ਦੂਸਰਾ ਵਾਤਾਵਰਨ ਵਿੱਚ ਵੀ ਇਸਦਾ ਬਹੁਤ ਜ਼ਿਆਦਾ ਲਾਭ ਹੋਏਗਾ ਕੀ ਤੁਸੀਂ ਕਿਸਾਨਾਂ ਨੂੰ ਇਹ ਸੁਝਾਅ ਦੇਣਾ ਚਾਹੋਗੇ ਕਿ ਉਹਨਾਂ ਨੂੰ ਆਪਣੀਆਂ ਫਸਲੀ ਚੱਕਰ ਛੱਡਕੇ ਬਾਗ਼ਬਾਨੀ ਦੀ ਫਸਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ?

ਪਸੂਆਂ ਦਾ ਫਾਲਤੂ ਪਦਾਰਥ ਅਤੇ ਦੂਜੇ ਨੰਬਰ ਤੇ ਜੋ dairy farm ਦਾ ਜੋ ਪਦਾਰਥ ਫਾਲਤੂ ਹੁੰਦਾ ਹੈ ਕਿਸਾਨ ਨੂੰ ਆਪਣੀ ਜ਼ਮੀਨ ਵਿੱਚ ਉਹ ਵਰਤਣਾ ਚਾਹੀਦਾ ਹੈ ਪਰ ਇਸ ਵਰਤਮਾਨ ਸਮੇਂ ਵਿੱਚ ਇੱਕ ਬਹੁਤ ਵਧੀਆ ਖਾਦ ਆ ਚੁੱਕੀ ਹੈ ਉਹ ਹੈ ਵਰਮੀ ਕੰਪੋਸਟ, ਵਰਮੀ ਕੰਪੋਸਟ ਇੱਕ ਤਰ੍ਹਾਂ ਦੀ ਗੰਡੋਇਆਂ ਤੋਂ ਤਿਆਰ ਕੀਤੀ ਹੋਈ ਖਾਦ ਹੁੰਦੀ ਹੈ, ਇਸ ਨਾਲ ਜ਼ਮੀਨ ਦਾ ਉਪਜਾਊਪੁਣ,

ਕਈ ਹੋਰ ਧੰਦੇ ਜ਼ਰੂਰੀ ਕਰਨੇ ਚਾਹੀਦੇ ਹਨ, ਜਿਵੇਂ ਕਿ ਪਸੂ ਪਾਲਣ ਦਾ ਧੰਦਾ, ਪਸੂ ਪਾਲਣ ਦੇ ਧੰਦੇ ਨਾਲ ਇੱਕ ਤਾਂ ਕਿਸਾਨ ਨੂੰ ਆਪਣੀ ਆਮਦਨ ਵਿੱਚ ਵਾਧਾ ਹੁੰਦਾ ਹੈ ਅਤੇ ਦੂਸਰਾ ਉਸਨੂੰ ਜੋ ਆਪਣੀ ਖੇਤੀ ਦੇ ਲਈ ਜੋ ਪਸੂਆਂ ਦਾ ਫਾਲਤੂ ਪਦਾਰਥ ਹੈ ਉਹ ਆਪਣੀ ਫਸਲ ਬੀਜਣ ਦੇ ਲਈ ਇਹਨਾਂ ਦਾ ਉਪਯੋਗ ਆਪਣੀ ਮਿੱਟੀ ਵਿੱਚ ਕਰ ਸਕਦਾ ਹੈ, ਅਤੇ ਇਸਦੇ ਨਾਲ ਨਾਲ ਕਿਸਾਨ ਨੂੰ ਬਾਗ਼ਬਾਨੀ ਵੀ ਕਰਨੀ ਚਾਹੀਦੀ ਹੈ, ਬਾਗ਼ਬਾਨੀ ਦਾ ਕਿੱਤਾ ਬੜਾ ਆਮਦਨ ਦੇ ਵਾਲਾ ਕਿੱਤਾ ਹੈ ਕਿਉਂਕਿ ਇਸ ਵਿੱਚ ਘੱਟ ਜਗ੍ਹਾ ਤੇ ਜ਼ਿਆਦਾ ਦਰਖਤ ਲਗਾ ਕੇ ਆਮਦਨ ਜ਼ਿਆਦਾ ਕਮਾਈ ਜਾ ਸਕਦੀ ਹੈ, ਪਰ ਕਿਸਾਨ ਤਾਂ ਇਹ ਹੀ ਚਾਹੁੰਦਾ ਹੈ ਕਿ ਉਸਨੂੰ ਆਮਦਨ ਜ਼ਿਆਦਾ ਹੋਵੇ ਅਤੇ ਜਿਸ ਨਾਲ ਉਸਦੀ ਹੋਰ ਆਮਦਨ ਵਿੱਚ ਵੀ ਵਾਧਾ ਹੋਵੇ ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ, ਕਿ ਮੌਸਮ ਦੀ ਲਗਾਤਾਰ ਤਬਾਹੀ ਨਾਲ, ਕਈ ਕਿਸਾਨਾਂ ਦੀਆਂ ਫਸਲਾਂ ਨਸ਼ਟ ਹੋ ਜਾਂਦੀਆਂ ਹਨ ਅਤੇ ਫਸਲਾਂ ਨਸ਼ਟ ਹੋਣ ਦੇ ਨਾਲ ਨਾਲ ਉਹਨਾਂ ਨੂੰ ਆਰਥਕ ਨੁਕਸਾਨ ਵੀ ਦਾ ਸਾਹਮਣ ਕਰਨਾ ਪੈਂਦਾ ਹੈ, ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਹਾਂ ਕਿ ਮੌਸਮ ਨਾਲ ਕਿਸਾਨਾਂ ਦੀ ਕਿਸ ਤਰ੍ਹਾਂ ਹਾਨੀ ਹੁੰਦੀ ਹੈ? ਜੇਕਰ ਆਪਾਂ ਇਹ ਦੇਖੀਏ ਕਿ ਜਦੋਂ ਮੌਸਮ ਵਿੱਚ ਤਬਦੀਲੀ ਹੁੰਦੀ ਹੈ ਤਾਂ ਉਦੋਂ ਫਸਲਾਂ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਦੇਖਿਆ ਜਾਂਦਾ ਹੈ ਜੇ ਆਪਾਂ ਗੱਲ ਕਰੀਏ ਕਿ ਕਣਕ ਦੀ ਫਸਲ ਹੈ ਉਹ ਜਦੋਂ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਜਦੋਂ ਕਣਕ ਦੀ ਫਸਲ ਨੂੰ ਕੱਟਣ ਦਾ ਸਮਾਂ ਆਉਂਦਾ ਹੈ ਤਾਂ ਉਦੋਂ ਜੇਕਰ ਆਪਾਂ ਦੇਖੀਏ ਤਾਂ ਮੌਸਮ ਖ਼ਰਾਬ ਹੋ ਜਾਂਦਾ ਹੈ ਲਗਾਤਾਰ ਬਾਰਿਸ਼ਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਸ ਨਾਲ ਕੀ ਹੁੰਦਾ ਹੈ ਕਿ ਕਣਕ ਦੀ ਫਸਲ ਬਹੁਤ ਜ਼ਿਆਦਾ ਬਰਬਾਦ ਹੋ ਜਾਂਦੀ ਹੈ

ਕਿਸਾਨ ਦੇ ਪੱਲੇ ਕੱਖ ਨਹੀਂ ਪੈਂਦਾ ਕਿਉਂਕਿ ਉਸਦੀ ਫਸਲ ਤਾਂ ਬਰਬਾਦ ਹੋ ਜਾਂਦੀ ਹੈ ਇਹ ਤਾਂ ਹੈ ਕੁਦਰਤੀ ਆਫ਼ਤ ਕਈ ਵਾਰ ਆਪਾਂ ਇਹ ਵੀ ਦੇਖੀਦਾ ਕਿ ਜੋ ਕਣਕ ਦੀ ਫਸਲ ਹੈ

ਸੜ ਕੇ ਸਵਾਹ ਹੋ ਜਾਂਦੀ ਹੈ ਇਹ ਸਭ ਤਾਂ ਹੈ ਫਸਲ ਨਸ਼ਟ ਹੋਣ ਦੇ ਕਾਰਨ ਮੈਂ ਇਹ ਵੀ ਦੇਖਣਾ ਚਾਹੁੰਦਾ, ਕਹਿਣਾ ਚਾਹੁੰਦਾ ਹਾਂ ਕਿ ਜਿਸ ਕਿਸਾਨ ਵੀਰਾਂ ਦੀਆਂ ਫਸਲਾਂ ਕਿਸੇ ਕੁਦਰਤੀ ਆਫ਼ਤ ਕਾਰਨ ਜਾਂਂ ਅੱਗ ਲੱਗਣ ਦੇ ਕਾਰਨ ਸੜ ਜਾਂਦੀਆਂ ਹਨ ਤਾਂ ਸਰਕਾਰ ਨੂੰ ਵੀ ਇਹਨਾਂ ਕਿਸਾਨਾਂ ਵੀਰਾਂ ਦੀ ਵੱਲ ਵੀ ਕੋਈ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਕਿਸਾਨਾਂ ਕੋਲ ਤਾਂ ਇੱਕੋ ਇੱਕ ਸਾਧਨ ਹੁੰਦਾ ਹੈ ਉਹਨਾਂ ਦੀ ਖੇਤੀਬਾੜੀ ਉਹ ਕਿਸਾਨ ਵੀ ਫਸਲ ਨੂੰ ਆਪਣੇ ਬੱਚਿਆਂ ਵਾਂਗ ਪਾਲਦੇ ਹਨ, ਅਤੇ ਉਹਨਾਂ ਨੂੰ ਵੀ ਉਮੀਦ ਹੁੰਦੀ ਹੈ ਕਿ ਉਹ ਫਸਲ ਨੂੰ ਕੱਟ ਕੇ ਆਪਣੀ ਆਮਦਨ ਵਿੱਚ ਵਾਧਾ ਕਰਨਗੇ ਅਤੇ ਆਪਣੇ ਪਰਿਵਾਰ ਦੇ ਖ਼ਰਚਿਆਂ ਦਾ ਕੁੱਝ ਨਾ ਕੁੱਝ ਸਾਧਨ ਇਕੱਠਾ ਕਰਨਗੇ ਲੇਕਿੰਨ ਕੁਦਰਤੀ ਆਫ਼ਤਾਂ ਕਾਰਨ ਉਹਨਾਂ ਦੀਆਂ ਫਸਲਾਂ ਜਦੋਂ

ਕਰਦੇ ਹਨ ਅਤੇ ਜਦੋਂ ਉਹਨਾਂ ਕਿਸਾਨਾਂ ਨਾਲ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ, ਵੀ ਫਸਲ ਕਿਸੇ ਆਫ਼ਤ ਕਾਰਨ ਤਬਾਹ ਹੋ ਗਈ, ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਉਹ ਬਹੁਤ ਹੀ ਹੋ ਜਾਂਦੇ ਹਨ ਅਤੇ ਕਈ ਕਿਸਾਨ ਵੀਰ ਅਜਿਹੇ ਹੁੰਦੇ ਹਨ, ਜੋ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦੇ ਹਨ, ਮੈਂ ਤੁਹਾਡੇ ਜ਼ਰੀਏ ਇਹ ਸਲਾਹ ਲੈਣਾ ਚਾਹਾਂਗਾ ਕਿ ਜੋ ਕਿਸਾਨ ਵੀਰ ਸਰਕਾਰ ਕੋਲੋਂ ਕਰਜਾ ਲੈ ਕੇ ਆਪਣੀ ਫਸਲਾਂ ਉਗਾਉਂਦੇ ਹਨ, ਕੀ ਉਹਨਾਂ ਕਿਸਾਨਾਂ ਨੂੰ ਅਗਰ ਨੁਕਸਾਨ ਹੁੰਦਾ ਹੈ, ਤਾਂ ਸਰਕਾਰ ਨੂੰ ਉਹਨਾਂ ਦੀ ਸਹਾਇਤਾ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ?

ਤੋਂ ਬਚਾਉਣ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ, ਸਭ ਤੋਂ ਪਹਿਲਾਂ ਤਾਂ ਕਿਸਾਨਾਂ ਨੂੰ ਆਪਣੇ ਜੋ ਟਰਾਂਸਫ਼ਰਮ ਖੇਤਾਂ ਵਿੱਚ ਲੱਗੇ ਹੋਏ ਹੁੰਦੇ ਹਨ, ਉਹਨਾਂ ਦੇ ਆਲੇ ਦੁਆਲੇ ਕਣਕ ਦੀ ਕਟਾਈ ਕਰ ਦੇਣੀ ਚਾਹੀਦੀ ਹੈ ਅਤੇ ਜਿੱਥੇ ਤਾਰਾਂ ਦਾ ਜੋੜ ਜਾਂ ਜਿੱਥੇ ਇਸ ਤਰ੍ਹਾਂ ਦੀ ਘਟਨਾ ਵਾਪਰਨ ਦੀ ਉਹਨਾਂ ਨੂੰ ਸੱਕ ਪੈਦਾ ਹੁੰਦੀ ਹੈ ਤਾਂ ਉਸ ਜਗ੍ਹਾ ਤੇ ਪਾਣੀ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕਰ ਦੇਣਾ ਚਾਹੀਦਾ ਹੈ, ਪਾਣੀ ਦੇ ਪ੍ਰਬੰਧ ਨਾਲ ਕੀ ਹੋਵੇਗਾ, ਅਗਰ ਜੇਕਰ ਅੱਗ ਲੱਗਦੀ ਵੀ ਹੈ, ਤਾਂ ਉਹ ਇਸਨੂੰ ਬਚਾਅ ਸਕਣ ਅਤੇ ਆਪਣੀ ਫਸਲ ਨਸ਼ਟ ਹੋਣ ਤੋਂ ਇਸ ਨੂੰ ਬਚਾਅ ਸਕਣ ਅਤੇ ਜੋ ਜੋ ਤੁਸੀਂ ਦੱਸ ਦੱਸ ਰਹੇ ਹੋ ਉਹ ਇਹ ਹੈ ਕਿ ਕਿਸਾਨ ਆਪਣੀ ਆਮਦਨ ਵਿੱਚ

ਮੁਰਗੀ farm ਦਾ ਮੁਰਗੀ farm ਤੋਂ ਅਸੀਂ ਮੁਰਗੀਆਂ ਤੋਂ ਖਾਣ ਲਈ ਅੰਡੇ ਅਤੇ ਮੀਟ ਪ੍ਰਾਪਤ ਕਰ ਸਕਦੇ ਹਾਂ ਪਰ ਇਸਨੂੰ

ਇਸ training ਵਿੱਚ ਉਹਨਾਂ ਨੂੰ ਇਹਨਾਂ ਉੱਪਰ ਵੱਖ ਵੱਖ ਤੌਰ ਤਰੀਕੇ ਕਰਨ ਦੇ ਦੱਸੇ ਜਾਂਦੇ ਹਨ, ਕਿਸਾਨ ਤਾਂ ਹੀ ਇਸ ਕਿੱਤੇ ਤੋਂ ਜ਼ਿਆਦਾ ਮੁਨਾਫ਼ਾ ਲੈ ਸਕਦੇ ਹਨ ਜੇਕਰ ਉਹ ਸਭ ਤੋਂ ਪਹਿਲਾਂ training ਨੀ ਲੈਣਗੇ ਕਈ ਕਿਸਾਨ ਅਜਿਹੇ ਵੀ ਹਨ, ਉਹ training ਲੈਂਦੇ ਨੀ ਅਤੇ ਆਪਣਾ ਕਿੱਤਾ ਸ਼ੁਰੂ ਕਰ ਲੈਂਦੇ ਹਨ, ਅਤੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਹੈ ਅਤੇ ਉਹ ਕਰਜੇ ਦੀ ਮਾਰ ਹੇਠਾਂ ਆ ਜਾਂਦੇ ਹਨ ਤਾਂ ਉਹ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

ਜੇਕਰ ਆਪਾਂ ਗੱਲ ਕਰੀਏ ਕਿ ਜੋ ਖੇਤੀਬਾੜੀ ਦੇ ਨਾਲ ਨਾਲ ਕਿਤੇ ਅਪਣਾਏ ਜਾਂਦੇ ਹਨ ਤਾਂ ਮੈਂ ਇੱਕ ਇਹ ਸੁਝਾਵ ਦੇਣਾ ਚਾਹਾਂਗਾ ਕਿ ਜੋ ਕਿਸਾਨ

ਇਸ ਵਿੱਚ ਕਿਸਾਨਾਂ ਨੂੰ ਜ਼ਿਆਦਾ ਖ਼ਰਚਾ ਨਹੀਂ ਕਰਨਾ ਪੈਂਦਾ ਅਤੇ ਮਿਹਨਤ ਵੀ ਨੀ ਕਰਨੀ ਪੈਂਦੀ ਉਹਨਾਂ ਨੂੰ ਆਪਣੇ ਬਾਗ਼ ਦੇ ਵਿੱਚ ਮਧੂਮੱਖੀ ਦੇ ਡੱਬੇ ਲਿਆ ਕੇ ਰੱਖਣੇ ਹੁੰਦੇ ਹਨ, ਅਤੇ ਮਧੂਮੱਖੀਆਂ ਆਪਣੇ ਆਪ ਹੀ ਬਾਗ਼ ਵਿੱਚ ਜੋ ਫੁੱਲ ਹੁੰਦੇ ਹਨ ਉਹਨਾਂ ਫੁੱਲਾਂ ਤੋਂ ਰਸ ਇਕੱਠਾ ਕਰਕੇ ਉਹਨੂੰ ਡੱਬਿਆਂ ਵਿੱਚ ਰੱਖਦੀਆਂ ਹਨ ਤੇ ਜੇ ਆਪਾਂ ਦੇਖੀਏ ਕਿ ਇਹ ਧੰਦਾ ਹਰ ਮੌਸਮ ਵਿੱਚ ਚੱਲ ਸਕਦਾ ਹੈ ਕੀ ਤੁਸੀਂ ਕਿਸੇ ਕਿਸਾਨ ਵੀਰ ਨੂੰ ਇਸ ਤਰ੍ਹਾਂ ਦੇ ਧੰਦੇ ਅਪਨਾਉਣ ਦੀ ਸਲਾਹ ਦੇਣਾ ਚਾਹੋਗੇ ਵੀ ਮਧੂਮੱਖੀ ਪਾਲਣ ਦਾ ਧੰਦਾ, ਕਿਤੇ ਨਾ ਕਿਤੇ ਵਧੀਆ ਪੱਧਰ ਦਾ ਧੰਦਾ ਹੈ। ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਮਧੂਮੱਖੀ ਦਾ ਧੰਦਾ ਪਾਲਣ ਕਰਨਾ ਹੀ ਚਾਹੀਦਾ ਹੈ, ਕਿਉਂਕਿ ਮਧੂਮੱਖੀ ਦੇ ਸ਼ਹਿਦ ਤੋਂ ਅਹ ਅਸੀਂ ਕਾਫ਼ੀ ਜ਼ਿਆਦਾ ਆਮਦਨ ਕਮਾ ਸਕਦੇ ਹਾਂ, ਸ਼ਹਿਦ ਦਾ ਮੁੱਲ ਬਾਜ਼ਾਰ ਦੇ ਵਿੱਚ ਕਾਫ਼ੀ ਜ਼ਿਆਦਾ ਹੈ ਤੁਸੀਂ ਅਕਸਰ ਹੀ ਇਹ ਸੁਣਿਆ ਹੈ ਕਿ ਮਧੂਮੱਖੀਆਂ ਦਾ ਸ਼ਹਿਦ ਬਾਜ਼ਾਰਾਂ ਵਿੱਚ ਪੰਜ ਸੌ ਰੁਪਏ ਕਿੱਲੋ ਦੇ ਹਿਸਾਬ ਨਾਲ ਵਿੱਕਦਾ ਹੈ ਅਗਰ ਜੇਕਰ ਕਿਸਾਨ ਆਪਣੇ ਜ਼ਮੀਨ ਵਿੱਚ ਕਿਸੇ ਖਾਲੀ ਜਗ੍ਹਾ ਤੇ ਦਸ ਡੱਬੇ ਵੀ ਰੱਖ ਲੈਂਦਾ ਹੈ, ਤਾਂ ਉਸ ਨੂੰ ਸਾਰਾ ਸਾਲ ਲਗਾਤਾਰ ਆਮਦਨ ਹੁੰਦੀ ਹੈ ਹੈ ਪਰ ਮਧੂਮੱਖੀ ਪਾਲਣ ਕੋਈ ਸੌਖਾ ਤਰੀਕਾ ਨਹੀਂ ਹੈ, ਇਸ ਵਿੱਚ ਵੀ ਸਾਨੂੰ ਕਾਫ਼ੀ ਤਰ੍ਹਾਂ ਦੀਆਂ ਮੁਸ਼ਕਲਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਵੀ ਖੇਤੀਬਾੜੀ university ਨੇ ਮਧੂਮੱਖੀ ਪਾਲਣ ਕਿੱਤਾ ਅਪਨਾਉਣ ਦੇ ਲਈ ਕਿਸਾਨਾਂ ਨੂੰ ਸਿਖਲਾਈ ਦਿੰਦੀ ਹੈ ਪਰ ਕਿਸਾਨ ਇਸ ਨਾਲ ਇਹ ਹੈ ਕਿ ਆਪਣੀ ਆਮਦਨ ਵਿੱਚ ਵਾਧਾ ਕਰਦਾ ਹੀ ਹੈ, ਨਾਲ ਹੋਰ ਹੋਰ ਕਿੱਤੇ ਵੀ ਕਰ ਸਕਦਾ ਹੈ ਪਰ ਕਿਸਾਨ ਨੂੰ ਤਾਂ ਚਾਹੀਦਾ ਹੈ ਕਿ ਆਪਣੀ ਆਮਦਨ ਇਸ ਤਰ੍ਹਾਂ ਕਮਾਏ ਕਿ ਉਸਨੂੰ ਲਗਾਤਾਰ ਆਪਣੀ ਆਮਦਨ ਬਣਾਈ ਰੱਖੇ ਤੇ ਵਾਧਾ ਹੁੰਦਾ ਰਹੇ।

ਮੌਸਮ ਦੀ ਹੈ, ਕਿਉਂਕਿ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਮੌਸਮ ਇੱਕੋ ਦਮ ਇਸ ਤਰ੍ਹਾਂ ਬਦਲਦਾ ਹੈ ਕਿ ਕਿਸਾਨਾਂ ਨੂੰ ਇਸ ਵਿੱਚ ਕਾਫ਼ੀ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਜਦੋਂ ਕਿਸਾਨ ਨੇ ਆਪਣੀ ਕੋਈ ਵੀ ਫਸਲ ਨੂੰ ਬੀਜ਼ਣਾ ਹੁੰਦਾ ਹੈ ਤਾਂ ਉਸ ਉੱਤੇ ਜ਼ਿਆਦਾ ਵਰਖਾ ਹੋਣ ਨਾਲ ਕਿਸਾਨ ਦੀ ਜ਼ਮੀਨ ਦਾ worker ਨਹੀਂ ਆਉਂਦਾ, ਇਸ ਨਾਲ ਕੀ ਹੁੰਦਾ ਹੈ ਕਿ ਉਸਨੂੰ ਆਪਣੀ ਜੋ ਫਸਲ ਬੀਜਣ ਦਾ ਸਹੀ ਸਮਾਂ ਆਉਂਦਾ ਹੈ ਉਹ ਨਹੀਂ ਮਿਲਦਾ ਅਤੇ ਜੇਕਰ ਕਿਸਾਨ ਦੀ ਸਹੀ ਸਮੇਂ ਉੱਪਰ ਫਸਲ ਹੀ ਨੀ ਬੀਜੀ ਜਾਵੇਗੀ ਤਾਂ ਕਿਸਾਨ ਨੂੰ ਫਸਲ ਦਾ ਆਮਦਨ ਵਿੱਚ ਵਾਧਾ ਕਿਵੇਂ ਹੋ ਸਕਦਾ ਹੈ ਇਸ ਲਈ ਤਾਂ ਸਭ ਤੋਂ ਵੱਡੀ ਸਮੱਸਿਆ ਕਿਸਾਨਾਂ ਨੂੰ ਆ ਰਹੀ ਹੈ ਉਹ ਹੈ ਬੇਲੋੜੇ ਅਮ ਮੀਂਹ ਅਤੇ ਬੇਲੋੜੀ ਹੋਰ ਤਰ੍ਹਾਂ ਦੀ ਕਈ ਕੁਦਰਤੀ ਆਫ਼ਤਾਂ, ਕੀ ਤੁਸੀਂ ਦੱਸ ਸਕਦੇ ਹੋ ਕਿ ਕਿਸਾਨ ਨੂੰ ਆਪਣੀ ਫਸਲ ਸ਼ੁਰੂ ਵਿੱਚ ਬੀਜਣ ਵਿੱਚ ਕਿਹੜੀ ਕਿਹੜੀ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਜਿਵੇਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਦੋਂ ਕਿਸਾਨ ਫਸਲ ਬੀਜਣਾ ਚਾਹੁੰਦਾ ਹੈ ਤਾਂ ਉਸ ਸਮੇਂ ਕਿਸੇ ਨਾ ਕਿਸੇ ਪ੍ਰਕਾਰ ਦੀ ਕੁਦਰਤੀ ਆਫ਼ਤ ਆ ਜਾਂਦੀ ਹੈ, ਜਿਵੇਂ ਮੀਂਹ ਜਾਂ ਹੋਰ ਕੋਈ ਸਮੱਸਿਆਵਾਂ ਜਿਸ ਤਰ੍ਹਾਂ ਜ਼ਮੀਨ ਦਾ ਨੀ ਆ ਪਾਉਂਦਾ ਅਤੇ ਕਿਸਾਨ ਆਪਣੀ ਫਸਲ ਨੂੰ ਸਮੇਂ ਸਿਰ ਨਹੀਂ ਬੀਜਦਾ। ਇਸ ਤਰ੍ਹਾਂ ਜੇ ਆਪਾਂ ਵੇਖੀਏ ਤਾਂ ਕਿਸਾਨਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ, ਕਿਉਂਕਿ ਖੇਤੀਬਾੜੀ ਧੰਦਾ ਕੋਈ ਆਸਾਨ ਧੰਦਾ ਨਹੀਂ ਹੈ, ਇਸ ਕਰਕੇ ਆਪਾਂ ਜੇ ਦੇਖੀਏ ਕਿ ਜੋ ਕਿਸਾਨ ਖੇਤੀਬਾੜੀ ਦੇ ਨਾਲ ਨਾਲ ਕੁੱਝ ਹੋਰ ਧੰਦੇ ਅਪਣਾ ਲੈਂਦੇ ਹਨ, ਜਿਵੇਂ ਮੱਛੀ ਪਾਲਣ ਦਾ ਧੰਦਾ, ਤਾਂ ਜਿਵੇਂ ਤੁਸੀਂ ਦੱਸਿਆ ਸੀ ਮੁਰਗੀ ਪਾਲਣ ਦਾ ਧੰਦਾ ਜਾਂ ਪਸੂ ਪਾਲਣ ਦਾ ਧੰਦਾ, ਤਾਂ ਜੋ ਕਿਸਾਨ ਵੀਰ ਇਸ ਤਰ੍ਹਾਂ ਦੇ ਧੰਦੇ ਅਪਣਾਉਂਦੇ ਹਨ, ਤਾਂ ਉਹਨਾਂ ਨੂੰ ਆਪਣੀ ਆਮਦਨ ਵਿੱਚ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ। ਕਿਉਂਕਿ ਇਹਨਾਂ ਧੰਦਿਆਂ ਉੱਪਰ ਕਿਸੇ ਪ੍ਰਕਾਰ ਦੇ ਮੌਸਮ ਦਾ ਜ਼ਿਆਦਾ ਪ੍ਰਭਾਵ ਤਾਂ ਇਹ ਦੇਖਿਆ ਜਾਂਦਾ ਕਿ ਮੀਂਹ ਆ ਗਿਆ ਤਾਂ ਜਾਂ ਗਰਮੀ ਪੈ ਰਹੀ ਤਾਂ ਕਿਉਂਕਿ ਇਹਨਾਂ ਧੰਦਿਆਂ ਵਿੱਚ ਥੋੜ੍ਹਾ ਧਿਆਨ ਰੱਖਣਾ ਜ਼ਰੂਰ ਪੈਂਦਾ ਹੈ ਲੇਕਿੰਨ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 ਕਿਉਂਕਿ ਸਰਦੀਆਂ ਵਿੱਚ ਬਹੁਤ ਜ਼ਿਆਦਾ ਮੁਨਾਫ਼ਾ ਦੇ ਜਾਂਦਾ ਹੈ, ਜੋ ਕਿਸਾਨ ਵੀਰ ਸਰਦੀਆਂ ਦੇ ਵਿੱਚ ਮੱਛੀਪਾਲਣ ਦਾ ਧੰਦਾ ਅਪਣਾਉਂਦੇ ਹਨ ਉਹਨਾਂ ਨੂੰ ਕਾਫ਼ੀ ਜ਼ਿਆਦਾ ਆਮਦਨ ਹੁੰਦੀ ਹੈ ਕਿਉਂਕਿ ਸਰਦੀਆਂ ਵਿੱਚ ਲੋਕ ਮੱਛੀ ਦਾ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

ਅਹ ਦਹੀਂ ਪਨੀਰ, ਲੱਸੀ, ਘਿਓ ਆਦਿ ਵਸਤੂਆਂ ਵੀ ਤਿਆਰ ਹੁੰਦੀਆਂ ਹਨ ਕਈ ਲੋਕ ਆਪਣੇ dairy ਵਿੱਚ ਹੀ ਇਹਨਾਂ ਵਸਤੂਆਂ ਦਾ ਉਤਪਾਦਨ ਕਰਦੇ ਹਨ, ਤੇ ਉਸ ਤੋਂ ਵੱਧ ਕੀਮਤ ਤੇ ਵੇਚ ਕੇ ਆਮਦਨ ਇਕੱਠੀ ਕਰਦੇ ਹਨ ਕਈ ਵਾਰ ਆਪਾਂ ਇਹ ਵੀ ਦੇਖਿਆ ਹੈ ਕਿ ਕੁੱਝ ਕਿਸਾਨ ਵੀਰ ਬੱਕਰੀ farm ਬੱਕਰੀ ਪਾਲਣ ਦਾ ਧੰਦਾ ਵੀ ਅਪਣਾਉਂਦੇ ਹਨ ਜੋ ਕਿ ਇੱਕ ਬਹੁਤ ਵਧੀਆ ਧੰਦਾ ਹੈ, ਕਿਉਂਕਿ ਬੱਕਰੀ ਤੋਂ ਦੁੱਧ ਘਿਓ ਪ੍ਰਾਪਤ ਹੁੰਦਾ ਹੈ, ਉਸਦੀ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਕੀਮਤ ਹੁੰਦੀ ਹੈ, ਅਤੇ ਬੱਕਰੀ ਤੋਂ ਮੀਟ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ,

ਜੇਕਰ ਗੱਲ ਖੇਤੀਬਾੜੀ ਖੇਤੀਬਾੜੀ ਦੇ ਨਾਲ ਨਾਲ ਪਸੂ ਪਾਲਣ ਦਾ ਧੰਦਾ, ਪਸੂ ਪਾਲਣ ਦੇ ਧੰਦੇ ਵਿੱਚ ਅਸੀਂ ਵੇਖਦੇ ਹਾਂ ਕਿ ਅਸੀਂ ਵੱਖ ਵੱਖ ਤਰ੍ਹਾਂ ਦੇ ਪਸੂ ਪਾਲਦੇ ਹਾਂ ਜਿਵੇਂ ਕਿ ਬੱਕਰੀਆਂ ਪਾਲਣਾ ਅਤੇ ਗਊ, ਮੱਝਾਂ ਪਾਲਣਾ,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 ਜੇ ਕਿਸੇ ਪ੍ਰਕਾਰ ਦੀ ਬਿਮਾਰੀ ਹੁੰਦੀ ਹੈ, ਉਹ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ, ਮੈਂ ਤੁਹਾਨੂੰ ਬਿਆਨ ਕਰਨਾ ਚਾਹੁੰਦਾ ਹਾਂ ਕਿ ਕਿਸਾਨਾਂ ਨੂੰ ਆਪਣੀ ਫਸਲ ਬੀਜਣ ਦੇ ਨਾਲ ਨਾਲ ਹੋਰ ਕਿਸੇ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਸੀਂ ਅਕਸਰ ਦੇਖਦੇ ਹੋ ਕਿ ਕਿਸਾਨ ਸਵੇਰੇ ਜ਼ਲਦੀ ਉੱਠਦਾ ਹੈ ਅਤੇ ਆਪਣੇ ਖੇਤਾਂ ਨੂੰ ਪਾਣੀ ਲਾਉਣ ਜਾਂ ਖੇਤੀਬਾੜੀ ਦੇ ਨਾਲ ਹੋਰ ਜ਼ਰੂਰੀ ਕੰਮ ਹੁੰਦਾ ਹੈ, ਉਸਨੂੰ ਸਵੇਰੇ ਤੜਕੇ ਤੜਕੇ ਕਰਨਾ ਪੈਂਦਾ ਹੈ ਕਿਉਂਕਿ ਸਮਾਂ ਜਿਵੇਂ ਜਿਵੇਂ ਬਦਲਦਾ ਹੈ, ਉਸ ਨਾਲ ਕੀ ਹੁੰਦਾ ਹੈ ਕਿ ਗਰਮੀ ਵੱਧ ਜਾਂਦੀ ਹੈ ਗਰਮੀ ਦੇ ਵੱਧਣ ਨਾਲ ਕਿਸਾਨਾਂ ਨੂੰ ਆਪਣੀ ਖੇਤੀਬਾੜੀ ਦੇ ਨਾਲ ਜੋ ਕੰਮ ਹੁੰਦੇ ਹਨ ਉਸ ਵਿੱਚ ਕਾਫ਼ੀ ਜ਼ਿਆਦਾ ਸਮੱਸਿਆ ਦਾ ਵਾ ਸਾਹਮਣਾ ਕਰਨਾ ਪੈਂਦਾ ਹੈ। ਪਰ ਕਿਸਾਨ ਕੀ ਕਰਦਾ ਹੈ, ਕਿ ਕੋਈ ਵੀ ਮੌਸਮ ਦੀ ਬਿਨੇ ਕੀਤੇ ਪਰਵਾਹ ਦੇ ਨਾਲ ਕੰਮ ਕਰਦਾ ਹੀ ਰਹਿੰਦਾ ਹੈ ਕਿਉਂਕਿ ਜੇਕਰ ਉਹ ਘਰ ਬੈਠ ਜਾਵੇਗਾ ਤਾਂ ਉਸਦੀ ਫਸਲ ਕਿਸ ਤਰ੍ਹਾਂ ਵਧੀਆ ਹੋਵੇਗੀ ਇਸ ਲਈ ਕਿਸਾਨ ਨੂੰ ਸਭ ਤੋਂ ਜ਼ਿਆਦਾਤਰ ਸਮੱਸਿਆ ਇਹ ਆਉਂਦੀ ਹੈ ਕਿ ਮੌਸਮ ਦੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕਿਸਾਨ ਕਦੇ ਵੀ ਵਿਹਲਾ ਨੀ ਬੈਠ ਸਕਦਾ ਕਿਉਂਕਿ ਉਸਨੂੰ ਹਰ ਰੋਜ਼ ਕੋਈ ਨਾ ਕੋਈ ਫਸਲ ਦੇ ਨਾਲ ਕੰਮ ਕਰਨਾ ਹੀ ਪੈਂਦਾ ਹੈ, ਤੁਸੀਂ ਅਕਸਰ ਦੇਖਦੇ ਹੋ ਕਿ ਪਹਿਲਾਂ ਫਸਲ ਬੀਜੀ ਜਾਂਦੀ ਹੈ, ਫਸਲ ਬੀਜਣ ਤੋਂ ਬਾਅਦ ਕੁੱਝ ਦਿਨਾਂ ਬਾਅਦ ਇਸ ਵਿੱਚੋਂ ਨਦੀਨ ਕੱਢ ਦਿੱਤੇ ਜਾਂਦੇ ਹਨ, ਨਦੀਨ ਕੱਢਣ ਤੋਂ ਬਾਅਦ ਇਸਦਾ ਉੱਪਰ ਫਸਲੀ ਅਤੇ ਜੈਵਿਕ ਖਾਦਾਂ ਦੀ ਛਿੜਕਾਅ ਕੀਤੀ ਜਾਂਦੀ ਹੈ ਕਿਉਂਕਿ ਜੇਕਰ ਅਸੀਂ ਫਸਲ ਬੀਜ਼ ਦੇਵਾਂਗੇ, ਪਰ ਇਸਦਾ ਵਾਧੇ ਦੇ ਲਈ ਸਾਨੂੰ ਜੈਵਿਕ ਖਾਦਾਂ ਦੀ ਵਰਤੋਂ ਕਰਨੀ ਹੀ ਪੈਂਦੀ ਹੈ ਅਤੇ ਫਸਲ ਜਦੋਂ ਤਿਆਰ ਹੋ ਜਾਂਦੀ ਹੈ ਤਾਂ ਇਸਨੂੰ ਕੱਟ ਦਿੱਤਾ ਜਾਂਦਾ ਹੈ, ਅਤੇ ਕੱਟਣ ਤੋਂ ਬਾਅਦ ਵਿੱਚ